ਸ਼੍ਰੀ ਮਾਨ ਪ੍ਰਧਾਨ ਮੰਤਰੀ ਜੀ ਨਮਸਕਾਰ ਮੈਂ ਚਿਨਮਈ ਬੈਂਗਲੂਰੁ ਸ਼ਹਿਰ ਦੇ ਵਿਜੇ ਭਾਰਤੀ ਵਿਦਿਆਲਿਆ ਵਿੱਚ ਦਸਵੀਂ ਦੀ ਵਿਦਿਆਰਥਣ ਹਾਂ ਅੱਜ ਸੰਸਕ੍ਰਿਤ ਦਿਵਸ ਹੈ ਸਾਰੇ ਜਾਣਦੇ ਹਨ ਕਿ ਸੰਸਕ੍ਰਿਤ ਬਹੁਤ ਸਰਲ ਭਾਸ਼ਾ ਹੈ ਇਸ ਲਈ ਅਸੀਂ ਇਥੇ ਹੁਣ ਸੰਸਕ੍ਰਿਤ ਵਿੱਚ ਹੀ ਗੱਲਬਾਤ ਕਰੀਏ ਸੰਸਕ੍ਰਿਤ ਭਾਸ਼ਾ ਦੇ ਮਹੱਤਵ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰੀਏ
महोदय नमस्कारः अहं चिन्मयी बेंगलुरुनगरे विजयभारतीविद्यालये दशमकक्ष्यायां पठामि महोदय अद्य संस्कृतदिनमस्ति संस्कृतंभाषां सरला इति सर्वे वदन्ति संस्कृतं भाषा वयमत्र वहवहअत्र सम्भाषणमअपि कुर्मः अतः संस्कृतस्य महत्व विषये भवतः गह अभिप्रायः इति रुपयावदतु
सप्ताह निमित्तं देशवासिनां
सर्वेषां कृते मम हार्दिकशुभकामना
ਭੈਣ ਚਿਨਮਈ॥
ਤੁਸੀਂ ਸੰਸਕ੍ਰਿਤ ਵਿੱਚ ਪ੍ਰਸ਼ਨ ਪੁੱਛਿਆ ਹੈ
ਬਹੁਤ ਚੰਗਾ ਬਹੁਤ ਚੰਗਾ
ਮੈਂ ਇਸ ਲਈ ਤੁਹਾਡਾ ਧੰਨਵਾਦ ਕਰਦਾ ਹਾਂ
ਸੰਸਕ੍ਰਿਤ ਸਪਤਾਹ ਦੇ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ
ਮੈਂ ਬੇਟੀ ਚਿਨਮਈ ਦਾ ਬਹੁਤਬਹੁਤ ਆਭਾਰੀ ਹਾਂ ਕਿ ਉਸ ਨੇ ਇਸ ਵਿਸ਼ੇ ਬਾਰੇ ਗੱਲ ਕੀਤੀ ਸਾਥੀਓ ਰੱਖੜੀ ਦੇ ਇਲਾਵਾ ਸ਼ਰਾਵਣ ਪੂਰਨਿਮਾ ਦੇ ਦਿਨ ਸੰਸਕ੍ਰਿਤ ਦਿਵਸ ਵੀ ਮਨਾਇਆ ਜਾਂਦਾ ਹੈ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਇਸ ਮਹਾਨ ਵਿਰਾਸਤ ਨੂੰ ਸਾਂਭਣਸਵਾਰਣ ਅਤੇ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਜੁਟੇ ਹੋਏ ਹਨ ਹਰ ਭਾਸ਼ਾ ਦਾ ਆਪਣਾ ਮਹੱਤਵ ਹੁੰਦਾ ਹੈ ਭਾਰਤ ਇਸ ਗੱਲ ਤੇ ਗਰਵ ਕਰਦਾ ਹੈ ਕਿ ਤਮਿਲ ਭਾਸ਼ਾ ਸੰਸਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਅਤੇ ਅਸੀਂ ਸਾਰੇ ਭਾਰਤੀ ਇਸ ਗੱਲ ਤੇ ਵੀ ਗਰਵ ਕਰਦੇ ਹਾਂ ਕਿ ਵੇਦਕਾਲ ਤੋਂ ਵਰਤਮਾਨ ਤੱਕ ਸੰਸਕ੍ਰਿਤ ਭਾਸ਼ਾ ਨੇ ਵੀ ਗਿਆਨ ਦੇ ਪ੍ਰਚਾਰਪ੍ਰਸਾਰ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ
ਜੀਵਨ ਦੇ ਹਰ ਖੇਤਰ ਨਾਲ ਜੁੜਿਆ ਗਿਆਨ ਦਾ ਭੰਡਾਰ ਸੰਸਕ੍ਰਿਤ ਭਾਸ਼ਾ ਅਤੇ ਉਸ ਦੇ ਸਾਹਿਤ ਵਿੱਚ ਹੈ ਭਾਵੇਂ ਉਹ ਵਿਗਿਆਨ ਹੋਵੇ ਜਾਂ ਤੰਤਰ ਗਿਆਨ ਖੇਤੀ ਹੋਵੇ ਜਾਂ ਸਿਹਤ ਹੋਵੇ ਐਸਟ੍ਰੋਨੋਮੀ ਹੋਵੇ ਜਾਂ ਆਰਕੀਟੈਕਚਰ ਹੋਵੇ ਗਣਿਤ ਹੋਵੇ ਜਾਂ ਮੈਨੇਜਮੈਂਟ ਹੋਵੇ ਅਰਥ ਸ਼ਾਤਰ ਦੀ ਗੱਲ ਹੋਵੇ ਜਾਂ ਪਰਿਆਵਰਨ ਦੀ ਹੋਵੇ ਕਹਿੰਦੇ ਨੇ ਕਿ ਗਲੋਬਲ ਵਾਰਮਿੰਗ ਦੀਆਂ ਚੁਣੌਤੀਆਂ ਨਾਲ ਨਿਬੜਣ ਦੇ ਮੰਤਰ ਸਾਡੇ ਵੇਦਾਂ ਵਿੱਚ ਵਿਸਥਾਰ ਨਾਲ ਵਰਨਣ ਹੈ ਤੁਹਾਨੂੰ ਸਭ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਕਰਨਾਟਕ ਰਾਜ ਦੇ ਸ਼ਿਵਮੋਗਾ ਜ਼ਿਲੇ ਦੇ ਮਟੂਟਰ ਪਿੰਡ ਦੇ ਵਾਸੀ ਅੱਜ ਵੀ ਗੱਲਬਾਤ ਦੇ ਲਈ ਸੰਸਕ੍ਰਿਤ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ
ਤੁਹਾਨੂੰ ਇੱਕ ਗੱਲ ਜਾਣ ਕੇ ਹੈਰਾਨੀ ਹੋਵੇਗੀ ਕਿ ਸੰਸਕ੍ਰਿਤ ਇੱਕ ਅਜਿਹੀ ਭਾਸ਼ਾ ਹੈ ਜਿਸ ਵਿੱਚ ਅਨੰਤ ਸ਼ਬਦਾਂ ਦਾ ਨਿਰਮਾਣ ਸੰਭਵ ਹੈ 2000 ਧਾਤੂ 200 ਪ੍ਰਤਿਯ ਯਾਨੀ ਪਿਛੇਤਰ ਸਫਿਕਸ 22 ਉਪਸਰਗ ਯਾਨੀ ਅਗੇਤਰ ਪ੍ਰੀਫਿਕਸ ਅਤੇ ਸਮਾਜ ਤੋਂ ਅਣਗਿਣਤ ਸ਼ਬਦਾਂ ਦੀ ਰਚਨਾ ਸੰਭਵ ਹੈ ਅਤੇ ਇਸ ਲਈ ਕਿਸੇ ਵੀ ਸੂਖਮ ਤੋਂ ਸੂਖਮ ਭਾਵ ਜਾਂ ਵਿਸ਼ੇ ਨੂੰ ਐਕੂਰੇਟਲੀ ਡਿਸਕ੍ਰਾਈਬ ਕੀਤਾ ਜਾ ਸਕਦਾ ਹੈ ਅਤੇ ਸੰਸਕ੍ਰਿਤ ਭਾਸ਼ਾ ਦੀ ਇਹ ਵਿਸ਼ੇਸ਼ਤਾ ਰਹੀ ਹੈ ਅੱਜ ਵੀ ਅਸੀਂ ਕਦੇ ਆਪਣੀ ਗੱਲ ਨੂੰ ਤਾਕਤਵਰ ਬਣਾਉਣ ਦੇ ਲਈ ਅੰਗ੍ਰੇਜੀ ਕੋਟੇਸ਼ਨਜ਼ ਦੀ ਵਰਤੋਂ ਕਰਦੇ ਹਾਂ ਕਦੇ ਸ਼ੇਅਰਓਸ਼ਾਇਰੀ ਦੀ ਵਰਤੋਂ ਕਰਦੇ ਹਾਂ ਪਰ ਜੋ ਲੋਕ ਸੰਸਕ੍ਰਿਤ ਸੁਭਾਸ਼ਿਤਾਂ ਤੋਂ ਜਾਣੂ ਹਨ ਉਨ੍ਹਾਂ ਨੂੰ ਪਤਾ ਹੈ ਕਿ ਬਹੁਤ ਹੀ ਘੱਟ ਸ਼ਬਦਾਂ ਵਿੱਚ ਇਨਾ ਸਟੀਕ ਬਿਆਨ ਸੰਸਕ੍ਰਿਤ ਸ਼ੁਭਾਸ਼ਿਤਾਂ ਨਾਲ ਹੀ ਹੁੰਦਾ ਹੈ ਅਤੇ ਦੂਸਰੇ ਉਹ ਸਾਡੀ ਧਰਤੀ ਨਾਲ ਸਾਡੀ ਪਰੰਪਰਾ ਨਾਲ ਜੁੜੇ ਹੋਏ ਹੋਣ ਦੇ ਕਾਰਨ ਉਨ੍ਹਾਂ ਨੂੰ ਸਮਝਣਾ ਵੀ ਬਹੁਤ ਆਸਾਨ ਹੁੰਦਾ ਹੈ ਜਿਵੇਂ ਜੀਵਨ ਵਿੱਚ ਗੁਰੂ ਦਾ ਮਹੱਤਵ ਸਮਝਾਉਣ ਲਈ ਕਿਹਾ ਗਿਆ ਹੈ
एकमपि अक्षरमस्तु गुरुः शिष्यं प्रबोधयेत्
पृथिव्यां नास्ति तद्द्रव्यं यद्दत्त्वा ह्यनृणी भवेत्
ਏਕਮਪਿ ਅਕਸ਼ਰਮਸਤੂ ਗੁਰੂ ਸ਼ਿਸ਼ਅਮ ਪ੍ਰਬੋਧਯੇਤ
ਦ੍ਰਵਯਮ ਯਦਦੱਤਵਾ ਹਇਨਰਿਣੀ ਭਵੇਤ॥
ਇਸਦਾ ਅਰਥ ਹੈ ਕਿ ਕੋਈ ਗੁਰੂ ਆਪਣੇ ਸ਼ਿਸ਼ ਚੇਲਾ ਨੂੰ ਇੱਕ ਵੀ ਅੱਖਰ ਦਾ ਗਿਆਨ ਦਿੰਦਾ ਹੈ ਤਾਂ ਪੂਰੀ ਧਰਤੀ ਤੇ ਅਜਿਹੀ ਕੋਈ ਵਸਤੂ ਜਾਂ ਧੰਨ ਨਹੀਂ ਜਿਸ ਨਾਲ ਸ਼ਿਸ਼ ਚੇਲਾ ਆਪਣੇ ਗੁਰੂ ਦਾ ਉਹ ਕਰਜਾ ਉਤਾਰ ਸਕੇ ਆਉਣ ਵਾਲੇ ਅਧਿਆਪਕ ਦਿਵਸ ਨੂੰ ਅਸੀਂ ਸਾਰੇ ਇਸੇ ਭਾਵ ਨਾਲ ਮਨਾਈੇਏ ਗਿਆਨ ਅਤੇ ਗੁਰੂ ਅਤੁੱਲ ਹਨ ਅਮੁੱਲ ਹਨ ਅਨਮੋਲ ਹਨ ਮਾਂ ਦੇ ਇਲਾਵਾ ਅਧਿਆਪਕ ਹੀ ਹੁੰਦੇ ਹਨ ਜੋ ਬੱਚੇ ਦੇ ਵਿਚਾਰਾਂ ਨੂੰ ਸਹੀ ਦਿਸ਼ਾ ਦੇਣ ਦੀ ਜਿੰਮੇਵਾਰੀ ਨਿਭਾਉਂਦੇ ਹਨ ਅਤੇ ਜਿਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਵੀ ਜੀਵਨ ਭਰ ਨਜ਼ਰ ਆਉਂਦਾ ਹੈ ਅਧਿਆਪਕ ਦਿਵਸ ਦੇ ਮੌਕੇ ਤੇ ਮਹਾਨ ਚਿੰਤਕ ਅਤੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ
ਸਰਵਪੱਲੀ ਰਾਧਾ ਕ੍ਰਿਸ਼ਣਨ ਜੀ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਹਾਂ ਉਨ੍ਹਾਂ ਦੀ ਜਨਮ ਜਯੰਤੀ ਨੂੰ ਹੀ ਪੂਰਾ ਦੇਸ਼ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਉਦਾ ਹੈ ਮੈਂ ਦੇਸ਼ ਦੇ ਸਾਰੇ ਅਧਿਆਪਕਾਂ ਨੂੰ ਆਉਣ ਵਾਲੇ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਨਾਲ ਹੀ ਵਿਗਿਆਨ ਸਿੱਖਿਆ ਅਤੇ ਵਿਦਿਆਰਥੀਆਂ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਭਾਵ ਦਾ ਸਵਾਗਤ ਕਰਦਾ ਹਾਂ

ਮੇਰੇ ਪਿਆਰੇ ਦੇਸ਼ ਵਾਸੀਓ ਇਸ ਵਾਰ ਮੈਂ ਮਨ ਕੀ ਬਾਤ ਲਈ ਆਏ ਸੁਝਾਵਾਂ ਨੂੰ ਦੇਖ ਰਿਹਾ ਸੀ ਤਾਂ ਸਾਰੇ ਦੇਸ਼ ਦੇ ਲੋਕਾਂ ਨੇ ਜਿਸ ਵਿਸ਼ੇ ਤੇ ਸਭ ਤੋਂ ਜ਼ਿਆਦਾ ਲਿਖਿਆ ਉਹ ਵਿਸ਼ਾ ਹੈ ਸਾਡੇ ਸਾਰਿਆਂ ਦੇ ਪਿਆਰੇ ਸ਼੍ਰੀ ਮਾਨ ਅਟਲ ਬਿਹਾਰੀ ਵਾਜਪੇਈ ਗਾਜ਼ੀਆਬਾਦ ਤੋਂ ਕੀਰਤੀ ਸੋਨੀਪਤ ਤੋਂ ਸਵਾਤੀ ਵੱਤਸ ਕੇਰਲ ਤੋਂ ਭਾਈ ਪਰਵੀਨ ਪੱਛਮੀ ਬੰਗਾਲ ਤੋਂ ਡਾ

ਪਹਿਲਾ ਇਹ ਕਿ ਰਾਜਾਂ ਵਿੱਚ ਮੰਤਰੀ ਮੰਡਲ ਦਾ ਆਕਾਰ ਕੁੱਲ ਵਿਧਾਨਸਭਾ ਸੀਟਾਂ ਦੇ 15 ਤੱਕ ਸੀਮਤ ਕੀਤਾ ਗਿਆ
ਬਦਲ ਵਿਰੋਧੀ ਕਾਨੂੰਨ ਤਹਿਤ ਤੈਅ ਸੀਮਾਂ ਇੱਕ ਤਿਹਾਈ ਤੋਂ ਵਧਾ ਕੇ ਦੋ ਤਿਹਾਈ ਕਰ ਦਿੱਤੀ ਗਈ ਇਸ ਦੇ ਨਾਲ ਹੀ ਦਲਬਦਲ ਕਰਨ ਵਾਲਿਆਂ ਨੂੰ ਅਯੋਗ ਠਹਿਰਾਉਣ ਦੇ ਲਈ ਸਪੱਸ਼ਟ ਦਿਸ਼ਾਨਿਰਦੇਸ਼ ਵੀ ਨਿਰਧਾਰਿਤ ਕੀਤੇ ਗਏ

29 ਅਗਸਤ ਨੂੰ ਅਸੀਂ ਰਾਸ਼ਟਰੀ ਖੇਡ ਦਿਵਸ ਮਨਾਵਾਂਗੇ ਇਸ ਮੌਕੇ ਤੇ ਮੈਂ ਸਾਰੇ ਖੇਡ ਪ੍ਰੇਮੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਨਾਲ ਹੀ ਹਾਕੀ ਦੇ ਜਾਦੂਗਰ ਮਹਾਨ ਖਿਡਾਰੀ ਸ਼੍ਰੀ ਧਿਆਨਚੰਦ ਜੀ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕਰਦਾ ਹਾਂ
ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਜ਼ਰੂਰ ਖੇਡਣ ਅਤੇ ਆਪਣੀ ਫਿਟਨੈੱਸ ਦਾ ਧਿਆਨ ਰੱਖਣ ਕਿਉਕਿ ਸਵੱਸਥ ਭਾਰਤ ਹੀ ਖੁਸ਼ਹਾਲ ਅਤੇ ਸਮਰਿੱਧ ਭਾਰਤ ਦਾ ਨਿਰਮਾਣ ਕਰੇਗਾ ਜਦੋਂ ਇੰਡੀਆ ਫਿਟ ਹੋਵੇਗਾ ਤਾਂ ਹੀ ਭਾਰਤ ਦੇ ਰੋਸ਼ਨ ਭੱਵਿਖ ਦਾ ਨਿਰਮਾਣ ਹੋਵੇਗਾ ਇੱਕ ਵਾਰੀ ਫਿਰ ਮੈਂ ਏਸ਼ੀਅਨ ਗੇਮਸ ਵਿੱਚ ਮੈਡਲ ਜਿੱਤਣ ਵਾਲਿਆਂ ਨੂੰ ਵਧਾਈ ਦਿੰਦਾ ਹਾਂ ਨਾਲ ਹੀ ਬਾਕੀ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਕਾਮਨਾ ਕਰਦਾ ਹਾਂ ਸਾਰਿਆਂ ਨੂੰ ਰਾਸ਼ਟਰੀ ਖੇਡ ਦਿਵਸ ਦੀਆਂ ਬਹੁਤਬਹੁਤ ਸ਼ੁਭਕਾਮਨਾਵਾਂ
ਪ੍ਰਧਾਨ ਮੰਤਰੀ ਜੀ ਨਮਸਕਾਰ ਮੈਂ ਕਾਨਪੁਰ ਤੋਂ ਭਾਵਨਾ ਤ੍ਰਿਪਾਠੀ ਇੱਕ ਇੰਜੀਨੀਰਿੰਗ ਦੀ ਵਿਦਿਆਰਥਣ ਗੱਲ ਕਰ ਰਹੀ ਹਾਂ ਪ੍ਰਧਾਨ ਮੰਤਰੀ ਜੀ ਪਿਛਲੇ ਮਨ ਕੀ ਬਾਤ ਵਿੱਚ ਤੁਸੀਂ ਕਾਲਜ ਜਾਣ ਵਾਲੇ ਵਿਦਿਆਰਥੀਵਿਦਿਆਰਥਣਾਂ ਨਾਲ ਗੱਲ ਕੀਤੀ ਸੀ ਅਤੇ ਇਸ ਤੋਂ ਪਹਿਲਾਂ ਵੀ ਤੁਸੀਂ ਡਾਕਟਰਾਂ ਨਾਲ ਚਾਰਟੇਡ ਅਕਾਉਟੇਂਟਸ ਨਾਲ ਉਨ੍ਹਾਂ ਦੀਆਂ ਗੱਲਾਂ ਕੀਤੀਆਂ ਮੇਰੀ ਤੁਹਾਨੂੰ ਇੱਕ ਪ੍ਰਾਰਥਨਾ ਹੈ ਕਿ ਆਉਣ ਵਾਲੇ 15 ਸਿਤੰਬਰ ਨੂੰ ਜੋਕਿ ਇੱਕ ਇੰਜੀਨੀਅਰਜ਼ ਡੇਅ ਦੇ ਤੌਰ ਤੇ ਮਨਾਇਆ ਜਾਂਦਾ ਹੈ ਉਸ ਸੰਬੰਧ ਵਿੱਚ ਜੇਕਰ ਤੁਸੀਂ ਸਾਡੇ ਵਰਗੇ ਇੰਜੀਨੀਰਿੰਗ ਦੇ ਵਿਦਿਆਰਥੀਵਿਦਿਆਰਥਣਾਂ ਨਾਲ ਕੁਝ ਗੱਲਾਂ ਕਰੋ ਜਿਸ ਨਾਲ ਸਾਡੇ ਸਾਰਿਆਂ ਦਾ ਮਨੋਬਲ ਵਧੇਗਾ ਅਤੇ ਸਾਨੂੰ ਬਹੁਤ ਖੁਸ਼ੀ ਹੋਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਆਪਣੇ ਦੇਸ਼ ਦੇ ਲਈ ਕੁਝ ਕਰਨ ਦਾ ਉਤਸ਼ਾਹ ਵੀ ਮਿਲੇਗਾ ਧੰਨਵਾਦ

ਮੇਰੇ ਪਿਆਰੇ ਦੇਸ਼ ਵਾਸੀਓ ਤਿਉਹਾਰਾਂ ਦਾ ਮਾਹੌਲ ਹੈ ਅਤੇ ਇਸ ਦੇ ਨਾਲ ਹੀ ਦਿਵਾਲੀ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ ਮਨ ਕੀ ਬਾਤ ਵਿੱਚ ਮਿਲਦੇ ਰਹਾਂਗੇ ਮਨ ਦੀਆਂ ਗੱਲਾਂ ਕਰਦੇ ਰਹਾਂਗੇ ਅਤੇ ਆਪਣੇ ਮਨ ਨਾਲ ਦੇਸ਼ ਨੂੰ ਅੱਗੇ ਵਧਾਉਣ ਵਿੱਚ ਵੀ ਅਸੀਂ ਜੁਟਦੇ ਰਹਾਂਗੇ ਇਸੇ ਇੱਕ ਭਾਵਨਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤਬਹੁਤ ਸ਼ੁਭਕਾਮਨਵਾਂ
ਧੰਨਵਾਦ ਫਿਰ ਮਿਲਾਂਗੇ